ਸਮਾਨ ਦੇ ਨਾਲ ਭਰੀ ਹੋਈ ਹੈ ਇਥੇ ਅਸੀਂ ਕੁਝ ਵੀ ਆਪਣੀ ਜਰੂਰਤ ਦਾ ਖਰੀਦ ਸਕਦੇ ਹਾਂ ਤੇ--

ਜਿਸ ਤਰ੍ਹਾਂ ਕਿ ਇੱਥੇ ਕੋਈ ਕੰਸਟਰਕਸ਼ਨ ਦਾ ਕੰਮ ਚਲਦਾ ਪਿਆ ਸੀ।

ਜਿਹਦੇ ਬਾਹਰ ਬਹੁਤ ਸਾਰੇ ਗਮਲੇ ਆ ਹਰੇ ਭਰੇ ਬ ਬੂਟਿਆਂ ਵਾਲੇ ਗਮਲਿਆਂ ਨਾਲ ਇਹਨੂੰ ਸਜਾਇਆ ਗਿਆ ਹੈ।

ਤੇ ਗਮਲਿਆਂ ਦਾ ਰੰਗ ਵੀ ਬਹੁਤ ਹੀ ਚੰਗ ਰੰਗ ਬਿਰੰਗਾ ਚੂਸ ਕੀਤਾ ਗਿਆ ਹੈ ਤੇ ਸਾਨੂੰ ਬਾ ਅੰਦਰੋਂ ਵੀ ਅਸੀਂ ਵੇਖ ਸਕੀਏ ਤੇ --

ਅਸੀਂ ਇਹ ਤਸਵੀਰ ਇੱਕ ਸਕੂਲ ਦੀ ਅਕੈਡਮੀ ਦੀ ਵੇਖਦੇ ਪਏ ਹਾਂ ਸਕੂਲ ਗਰਾਊਂਡ ਵਿੱਚ --

ਇਹਦੇ ਵਿੱਚ ਸਾਨੂੰ ਇੱਕ ਇਮਾਰਤ ਨਜ਼ਰ ਆਉਂਦੀ ਪਈ ਹੈ ਜਿਹੜੇ ਆਸੇ ਪਾਸੇ ਚਾਰੋ ਤਰਫ ਸਾਨੂੰ ਪੇੜ ਤੇ ਵੱਡੇ ਵੱਡੇ ਰੁੱਖ ਨਜ਼ਰ ਆਉਂਦੇ ਪਏ ਹਨ।

ਵਾਤਾਵਰਣ ਸਾਨੂੰ ਜਾਪਦਾ ਪਿਆ ਹੈ ਤੇ ਇਹ ਕਿਸੇ ਤਰ੍ਹਾਂ ਵੀ ਕੋਈ ਆ ਯਾਨੀ ਕੋਈ ਇਮਾਰਤ ਵੀ ਹੋ--

ਬੈਠੇ ਹੋ ਕੇ ਆਪਣੇ ਗੁਰੂ ਮਹਾਰਾਜ ਦਾ ਪਰਵਚਨ ਸੁਣਦੇ ਪਏ ਨੇ ਤੇ ਸਾਧ ਸੰਗਤ ਸੁਣਦੇ ਪਏ--

ਇਸ ਤਸਵੀਰ ਵਿੱਚ ਸਾਨੂੰ ਇੱਕ ਦੁਕਾਨ ਵਿੱਚ ਰੱਖਿਆ ਹੋਇਆ ਸਮਾਨ ਨਜ਼ਰ ਆਉਂਦਾ ਪਿਆ ਹੈ ਜੋ ਕਿ--

ਲਾਉਂਦਾ ਪਿਆ ਹੈ ਤੇ ਸਾਨੂੰ ਇਹ ਬਿਲਡਿੰਗ ਦਾ ਇਮਾਰਤ ਦਾ ਰੰਗ ਹਰਾ--

ਸੁਫ਼ੇਦ ਰੰਗ ਦੇ ਫੁੱਲ ਤੇ ਗੁਲਾਬੀ ਹਰੇ ਤੇ ਲਾਲ ਕਲਰ ਦੇ ਫੁੱਲ ਵੀ ਨਜ਼ਰ ਆਉਂਦੇ ਪਏ ਨੇਂ।

ਟਰੱਕ ਦੇ ਆਸੇ ਪਾਸੇ ਸਾਨੂੰ ਬਹੁਤ ਸਾਰੀਆਂ ਦੁਕਾਨਾਂ ਨਜ਼ਰ ਆਂਦੀਆਂ ਪਈਆਂ ਨੇਂ।

ਉੱਥੇ ਇੱਕ ਕਾਉੰਟਰ ਲੱਗਿਆ ਹੋਇਆ ਹੈ ਕਾਉੰਟਰ ਦੇ ਨਾਲ ਤਿੰਨ ਚਾਰ ਕੁਰਸਿਆਂ ਰੱਖੀਆਂ ਹੋਈਆਂ।

ਪਿੱਤਰ ਵਿੱਚ ਸਾਨੂੰ ਇੱਕ ਟਾਇਰ ਵਗੈਰਾ ਦੀ ਹੀ ਦੁਕਾਨ ਨਜ਼ਰ ਆਂਦੀ ਪਈ ਹੈ ਸਾਨੂੰ ਬਹੁਤ ਸਾਰੇ ਗਾਹ ਟਾਇਰ ਅਲੱਗ ਅਲੱਗ ਸਾਈਜ਼ਾਂ ਦੇ ਨਜ਼ਰ ਆ ਰਹੇ ਹਨ ਤੇ--

ਇਹ ਗੱਡੀ ਬਣਾਉਣ ਤੋਂ ਸੰਬੰਧਿਤ ਬਹੁਤ ਸਾਰਾ ਸਮਾਨ ਇੱਥੇ ਸਾਨੂੰ ਵੇਖਣ ਨੂੰ ਮਿਲ ਸਕਦਾ ਹੈ ਪੂਰੀ ਦੁਕਾਨ ਸਮਾਨ ਨਾਲ ਭਰੀ ਹੋਈ ਹੈ ਤੇ ਦੁਕਾਨ ਦੇ ਉੱਪਰ --

ਇੱਥੇ ਸਾਨੂੰ ਸੜਕ ਦੇ ਸਾਹਮਣੇ ਦੀ ਤਰਫ ਸਾਨੂੰ ਇੱਕ ਬੈਂਕ ਦੀ ਫੋ ਤਸਵੀਰ ਨਜ਼ਰ ਆ ਰਹੀ ਹੈ।

ਇਸ ਚਕਵੀ ਇਸ ਤਸਵੀਰ ਵਿੱਚ ਸਾਨੂੰ ਇੱਕ ਬਗੀਚੇ ਦੇ ਫੁੱਟਪਾਥ ਵਾਲੇ ਰਾਹ ਤੇ ਸਾਨੂੰ ਇੱਕ ਮੋਰ ਨਜ਼ਰ ਆਉਂਦਾ ਪਿਆ ਹੈ।

ਇਹ ਚੌਂਕੀ ਕਿਸੇ ਭਗਵਾਨ ਦੇ ਸੰਬੰਧਿਤ ਹੈਗੀ ਹੈ ਤੁਸੀ ਵੇਖ ਸਕਦੇ ਹੋ।

ਕਾਉੰਟਰ ਦੇ ਸਾਹਮਣੇ ਸਾਨੂੰ ਦੋ ਕਸਟਮਰ ਦੇ ਬੈਨ ਵਾਸਤੇ ਚਾਰ ਕੁਰਸੀਆਂ ਤੇ ਕਾਊਂਟਰਾਂ ਦੇ ਬੈਨ ਵਾਸਤੇ ਦੋ ਕੁਰਸੀਆਂ ਲੱਗੀਆਂ ਹੋਈਆਂ ਨਜ਼ਰ ਆ ਰਹੇ ਨੇਂ।

ਇਸ ਵਿੱਚ ਵੂਡਨ ਕਾਰੀਗਰੀ ਬਹੁਤ ਚੰਗੀ ਕੀਤੀ ਗਈ ਹੈ ਇਸ ਦਾ ਫਰਨੀਚਰ ਬਹੁਤ ਹੀ ਚੰਗੀ ਤਰ੍ਹਾਂ --

ਏੱਥੇ ਅੱਸੀ ਇੱਕ ਦੋ ਦੁਕਾਨਾਂ ਵੇਖਦੇ ਪਏ ਹਾਂ ਜੋਕਿ ਸੀਮੇਂਟ ਦੀ ਦੁਕਾਨ ਹੈਗੀ ਹੈ ਤੇ ਇੱਧਰ ਦੁਕਾਨਦਾਰ ਦਾ ਨਾਮ ਵੀ ਬਾਹਰ--

ਸੀਮੇਂਟ ਦੀ ਬੋਰੀਆਂ ਤੇ ਬਾਥਰੂਮ ਤੇ ਯੂਜ਼ ਹੋਣ ਵਾਲੇ ਸਮਾਨ ਵੀ ਇੱਥੇ ਉਪਲਭਦ ਹੋ ਜਾਂਦੇ ਨੇਂ ਜਿੱਸ ਤਰਹਾਂ ਕਿ ਤੁਸੀਂ--

ਤੇ ਟੋ ਬਹੁਤ ਸਾਰੇ ਟੋਇਜ਼ ਰੱਖੇ ਹੋਏ ਨੇ ਜੋ ਕਿ ਬੱਚਿਆਂ ਦੇ ਫੇਵਰਟ ਹੈਗੇ ਨੇ ਤੇ ਪੂਰੀ ਦੁਕਾਨ ਆ ਏ ਸਮਾਨ ਨਾਲ ਭਰੀ ਹੋਈ ਹੈ।

ਇੱਥੇ ਅਸੀਂ ਇੱਕ ਕਮਰਾ ਵੇਖਦੇ ਪਏ ਹਾਂ ਤੇ ਇਹਦੇ ਵਿੱਚ ਸਾਨੂੰ ਇੱਕ ਟੇਬਲ ਜਾਂ ਕਾਊਂਟਰ ਨਜ਼ਰ ਆਉਂਦਾ ਪਿਆ ਹੈ।

ਉਹ ਸ਼ੀਸ਼ੇ ਨਾਲ ਬਣਿਆ ਹੋਇਆ ਹੈ ਤੇ ਸ਼ੀਸ਼ੇ ਦੇ ਬਾਹਰ ਅਸੀਂ ਵੇਖੀਏ ਤੇ ਬਹੁਤ ਸਾਰੇ ਝੂਟੇ ਵੀ ਸਾਨੂੰ ਲੱਗੇ ਹੋਏ ਨਜ਼ਰ ਆਉਂਦੇ ਪਏ --